ਉੱਪਰ ਤੇ ਕਹਿੰਦੀ ਉੱਪਰ ਤੇ ਕਹਿੰਦੀ ਮੈਂ ਤਲਾਕ ਲੈ ਲੈਣਾ ਤਾਂ ਮੈਨੂੰ ਕਹਿੰਦਾ ਲੈ, ਲੈ ਮੈਂ ਤੇ ਨੌਕਰੀ ਛੱਡ ਦੇਣੀ ਮੈਂ ਤੇ ਕਹਿ ਦੇਣਾ ਮੈਂ ਕੋਈ ਕੰਮ ਨੀ ਕਰਦਾ, ਮੈਂ ਨੀ ਇਹਨੂੰ ਪੈਸੇ ਦੇ ਸਕਦਾ ਉਹਨੇ ਡਰਾਂ ਕੇ ਰੱਖੀ ਹੋਈ ਏ ਉਹ।

ਅਗਲੀ ਕਹਿੰਦੀ ਪਹਿਲਾਂ ਮੈਂ ਫੇਰ ਵੀ ਮੈਂ ਸਮਝੌਤਾ ਕਰ ਲਿਆ ਆਪਣੇ ਮੁੰਡੇ ਕਰਕੇ ਮੈਂ ਗਈ ਉੱਥੇ ਧਰਮਸ਼ਾਲਾ ਕਹਿੰਦੀ ਉੱਥੇ ਵੀ ਨਾ ਮੈਨੂੰ ਟਾਇਮ ਦਿੱਕਤ ਮਾਰਦਾ ਜਿੱਦੇ ਨਾਲ਼ ਉਹ ਰਹਿੰਦੀ ਉਹ ਹੋਰ ਕਿਤੇ ਹੋਰ ਜਾ ਕੇ ਸੋਂਦੀ ਜਾ ਕੇ ਰਿਸ਼ਤੇਦਾਰਾਂ ਦੇ ਰਾਤੀਂ ਨੂੰ। ਪਹਿਲਾਂ ਦੇਖ ਲੈਂਦਾ ਅੱਜ ਹੈਨੀ ਘਰ ਕਹਿੰਦਾ ਫੇਰ ਉਸ ਦਿਨ ਮੈਨੂੰ ਜ਼ਰੂਰ ਮਾਰਦਾ ਹੁੰਦਾ ਸਾਂ ਮਾੜੀ ਗੱਲ ਪਿੱਛੇ

ਪਤਾ ਕਿ ਪਤਾ ਨੀ ਕਿਆ ਥਾਂ ਮੈਨੂੰ ਉਹਨਾਂ ਸਾਹਮਣੇ ਕੁੱਟ ਤਾਂ।

ਰੱਬ ਜਾਣੇ ਜਾਏ ਇਹ ਤਾਂ ਮਤਲਬ ਕੁੱਝ ਪਛਤਾਵ। ਜਿੰਨ੍ਹਾਂ ਦੇ ਘਰਾਂ ਦੇ ਪਿੱਛੇ ਦੇ ਹਾਲਾਤ ਨੀ ਨਾ ਸਹੀ ਹੁੰਦੇ ਉਹਨਾਂ ਨਾਲ਼ ਇੱਦੇ ਹੁੰਦਾ ਫੇਰ ਜੇ ਪਿੱਛੇ ਦੇ ਹਾਲਾਤ ਸਹੀ ਹੋਵੇ ਨਾ ਤਾਂ ਸਾਰੇ ਡਰਦੇ ਹੁੰਦੇ ਕਿ ਹਾਂ ਪਿਛਲੇ ਲੋਕ ਆ ਵੀ ਸਕਦੇ ਏ।

ਅਗਲੇ ਪਤਾ, ਪਤਾ ਹੀ ਏ ਕਿ ਇੱਕਲੀ ਗਈ ਏ ਇਹਦੇ ਨਾਲ਼ ਕਿਆ ਕਰਨਾ। ਨਹੀਂ ਹੁਣ ਇੱੱਥੇ ਰਹਿਣ ਲੱਗ ਪਈ ਤੇ ਇਹਦੀ ਮੰਮੀ ਕਿ ਕਹਿੰਦੀ ਚੱਲ।

ਕਹਿੰਦਾ ਕਿਸੇ ਨੇ ਤੈਨੂੰ ਵੇਚ ਦੇਣਾ ਕਿਸੇ ਨੂੰ ਤੇਰੀ ਲਾਸ਼ ਦਾ ਪਤਾ ਵੀ ਨੀ ਚੱਲਣਾ ਮੈਂ ਕਿੱਥੇ ਗਈ ਸੀਗੀ। ਇਹ ਪਾਗਲ ਏ ਜਿਹੜੀ ਹਲੇ ਵੀ ਉਹਦੇ ਨਾਲ਼ ਰਹਿੰਦੀ। ਏ ਦਿੰਦਾ ਤਾਂਹੀ ਇੱਥੇ ਆ ਕੇ ਬੈਠੀ ਦੀ ਮੁੰਡੇ ਨੂੰ ਕਹਿੰਦੀ ਮੈਂ ਸਕੂਲ ਚ ਪਾਉਣਾ ਮੈਂ ਕਿੱਥੇ ਪਾਵਾ ਮੇਰੀ ਗੱਠੀ ਇੱਕ ਰੁਪਇਆ ਨੀ ਏ ਤੇ ਇਹ ਦਿੰਦਾ। ਕਹਿੰਦੀ ਜੇ ਮੈਂ ਜਾੱਬ ਪਰ ਜਾਵਾ ਮੇਰਾ ਮੁੰਡਾ ਕਿੰਨੇ ਸੰਭਾਲਣਾ। ਗੱਲ ਤਾਂ ਉਹਦੀ ਵੀ ਸਹੀ ਏ।

ਤਾਂ ਤੇ ਮੁੰਡਾ ਦੇ ਕੇ ਕਿਤੇ ਵੀ ਕੰਮ ਕਰ ਲੈਂਦੀ।

ਨਹੀਂ ਤੇ ਉਹਨਾਂ ਨੂੰ ਤੇ ਪੁਲਿਸ ਚ ਜਾਣਾ ਚਾਹੀਦਾ ਖ਼ਰਚਾ ਵੀ ਉਹਨਾਂ ਦਾ ਉੱਥੇ ਜਾਣਗੀ ਤਿੰਨ- ਤਿੰਨ ਵਾਰ ਰਿਪੋਟਾਂ ਦਿੱਤੀਆਂ ਪੁਲਿਸ ਪਈਆਂ ਪੁਲਿਸ ਵਾਲੇ ਕਹਿੰਦੇ ਸਮਝੌਤਾ ਕਰਾਂ ਦਿੰਦੇ ਇਹ ਮਾਫ਼ੀਆ ਮੰਗ ਲੈਂਦੇ ਬਸ ਕਹਿੰਦੀ। ਉਹਨਾਂ ਸਾਹਮਣੇ ਸਹੀ ਹੋ ਜਾਂਦੇ ਉੱਤੋਂ ਬਾਅਦ ਉਹ ਕਹਿੰਦੀ ਦੂਸਰੇ ਦਿਨ ਫੇਰ। ਕੱਲ ਇਹ ਥਾਣੇ ਜਾ ਕੇ ਕਹਿ ਕੀ ਕੱਲ ਨੂੰ ਜੇ ਮੈਂ ਮਰ ਗਈ ਤੇ ਉਹਦਾ ਜ਼ਿੰਮੇਦਾਰ ਏ ਹੈ ਜੇ ਮੇਰੇ ਸਰੀਰ ਤੇ ਇੱਕ ਵੀ ਨਿਸ਼ਾਨ ਹੋਇਆ ਤੇ ਉਹਦਾ ਜ਼ਿੰਮਮੇਦਾਰ ਏ ਪੂਰਾ ਟੱਬਰ। ਹਾਂ ਇਹੀ ਬੋਲਦੀ ਮੈਂ ਕਿਹਾ ਜਾਣਾ ਏ ਨਾ ਕਿਸੇ ਵਕੀਲ ਦੀ ਸਲਾਹ ਲੈ ਲਈ ਕਾਗਜ਼ ਬਣਵਾ ਲੈ ਪੱਕੇ ਜਿਹੇ ਜਿਹੜਾ- ਜਿਹੜਾ ਕੁੱਝ ਬੋਲਦੇ ਨਾ ਸਾਰਾ ਕੁੱਝ ਉਹਦੇ ਤੇ ਲਿਖਵਾ ਦੇ ਤੂੰ ਕਹਿ ਜੇ ਕੱਲ੍ਹ ਨੂੰ ਮੈਨੂੰ ਕੁੱਝ ਹੁੰਦਾ ਇਹਦਾ ਜ਼ਿੰਮੇਵਾਰ ਏ ਹੈ ਪੂਰੇ ਟੱਬਰ ਦਾ ਨਾ ਲਿਖਵਾ ਦੇਂਵੇ ਜਾ ਕੇ। ਮੁੜਕੇ ਹੱਥ ਲਗਾਵੇ ਜੇ ਮਾੜੀ ਜਿਹੀ ਵੀ ਖਰੋਚ -ਖਰਾਚ ਕੀਤੀ ਤੇ ਫੇਰ ਉਸ ਵੇਲ਼ੇ ਥਾਣੇ ਪੁੱਜ ਗਏ ਜੇ ਇੱਕ ਥੱਪੜ ਵੀ ਮਾਰਿਆ ਛੱਡ ਕੇ।

ਇਹਨੇ ਫੋਟੋ ਆਪਣੇ ਜਾਣੇ ਕਿਸੇ ਨੂੰ ਦੱਸਿਆ ਨਾ ਪਤਾ ਨੀ ਕੌਣ ਸੀ ਰਿਸ਼ਤੇਦਾਰ ਕੀ ਉਹਨੇ ਤੇ ਉਹਨੂੰ ਦੱਸਿਆ ਕਿ ਕਿਸੇ ਨੂੰ ਦੱਸੀ ਨੀ।

ਕਹਿੰਦੀ ਰੱਬ ਕਰਕੇ ਤੇਰਾ ਭਾਈ ਕਹਿੰਦੀ ਰਸਤੇ ਚ ਹੀ ਮਰ ਜਾਵੇ ਕਹਿੰਦੀ। ਪਾਗਲ ਏ ਤੂੰ ਕੁੜੀਏ। ਦਿਮਾਗ ਖਰਾਬ ਹੋਇਆ ਪਿਆ ਇੱਧਰ ਦੇ ਲੋਕਾਂ ਦਾ ਇਹਨੂੰ ਪਾਗਲ ਤਾਂ ਨੀ ਹੋ ਗਏ। ਦੇਵਰਾਣੀ ਨੀ ਜਿਹੜੀ ਨੱਠ ਗਈ ਸੀ ਉਹਦੀ ਛੋਟੀ ਤਾਂ ਹੀ ਨੱਠ ਗਈ ਸੀ ਕਿ ਸੱਸ -ਸਹੁਰੇ ਨਾਲ਼ ਉਹ ਦਾ ਆਦਮੀ ਤਿੰਨੇ ਮਿਲ ਕੇ ਕੁੱਟਦੇ ਸੀ। ਮੰਨੀ ਨਾਂਹ। ਸੱਸੀ ਤਿਆਰ ਹੋ ਗਈ ਜਿੱਥੇ ਖਲੋਤੀ ਸੀ ਓਥੋਂ ਸੋਲੀ ਉੱਠ ਕੇ ਦਿਖਦੇ ਸਨ । ਮਖਮਲ ਦੇ ਬਟੂਏ ਚ ਮਾਂ ਨੇ ਕਿੰਨੀਆਂ ਸਾਰੀਆਂ ਮੋਹਰਾਂ ਪਾ ਦਿੱਤੀਆਂ। ਸੱਸੀ ਪੁੰਨੂੰ ਦੀ ਹੱਟ ਉੱਤੇ ਆ ਗਈ ਕੋਈ ਧੌਣ ਚੁੱਕੀ ਗਈ। ਬੇਲੋੜੇ ਹੋ ਗਏ ਦਿਮਾਗ ਗੱਦੀਆਂ ਉੱਤਰ ਬੈਠਾ। ਦਿਲ ਨੇ ਤਖਤ ਸੰਭਾਲ ਲਿਆ ।ਪੁੰਨੂੰ ਨੇ ਸੱਸੀ ਦੇ ਘੁੱਗੀ ਵਾਂਗ ਫੁਟਕਦੇ ਹੱਥ ਉੱਤੇ ਸੁੱਚੇ ਗਿਲਾਸ ਦੇ ਰੂਹ ਫੰਬੇ ਨਾਲ ਦੇ ਕੇ ਆਖਿਆ ਰਾਣੋ

ਰਾਣੀ ਹੁਕਮ ਕਰੇ ਪੁੰਨੂੰ ਸੰਭਲ ਰਿਹਾ ਸੀ। ਇੱਕ ਇੱਕ ਮੇਰੀ ਸਹੇਲੀ ਦੇ ਹੱਥ ਉੱਤੇ ਜੌਆਂ ਦੀਆਂ ਖੁਸ਼ਬੋਈਆਂ ਦੇ ਫੰਬੇ ਫੇਰਨੇ ਹੋਣਗੇ। ਪੁੰਨੂੰ ਬਣਾ ਬਣਾ ਫੰਭੇ ਫੇਰੀ ਜਾਂਦਾ ਉਹਦੇ ਅੰਦਰ ਉਹਦਾ ਲਹੂ ਨੱਚ ਰਿਹਾ। ਤੇ ਹਰੇਕ ਅੰਗ ਉਹਦਾ ਜਾਗ ਪਿਆ ਸੀ ਕਿ ਜਾਦੂ ਹੋਇਆ। ਪਿਆਰ ਦੇ ਅਪਣਾ ਲੈਣ ਵਿਚ ਉਹਦੀਆਂ ਅੱਖਾਂ ਸੱਸੀ ਨੂੰ ਕਹਿ ਰਹੀਆਂ ਸਨ ਕਈ ਸ਼ੀਸ਼ੀਆਂ ਪੁੰਨੂੰ ਨੇ ਸੱਸੀ ਲਈ ਇੱਕ ਛਿੱਕੂ ਦੇ ਵਿਚ ਪਾ ਦਿੱਤੀਆਂ। ਸੱਸੀ ਨੇ ਰੇਸ਼ਮੀ ਤਲੀਆਂ ਖਿੱਚ ਕੇ ਕਾਲੀ ਮਖਮਲ ਦੇ ਬਟੂਏ ਵਿੱਚੋ ਸੋਨੇ ਦੀਆ ਮੋਹਰਾਂ ਵਿਚ ਕੀਮਤ ਦੇਣੀ ਚਾਹੀ। ਕੱਲ ਸਹੀ ਘਰ ਜਾ ਕੇ ਤੁਸੀਂ ਪਸੰਦ ਕਰ ਲਵੋਂ । ਪੁੰਨੂੰ ਇਵ ਵਿਹਾਰ ਦਾ ਅੰਤ ਨਹੀਂ ਸੀ ਸਮਝਣਾ ਚਾਹੁੰਦਾ। ਦੂਜੇ ਦਿਨ ਸੱਸੀ ਆਈ ਤੀਜੇ ਵੀ ਆਈ ਕਿਸੇ ਨਾ ਕਿਸੇ ਬਹਾਨੇ ਪੁੰਨੂੰ ਕੀਮਤ ਵਾਲੀ ਗੱਲ ਟਾਲ ਛੱਡਦਾ। ਇਹਨਾਂ ਤਿੰਨਾਂ ਮਿਲਣੀਆਂ ਨੇ ਸੱਸੀ ਦੀ ਤੱਕਣੀ ਸੱਸੀ ਦੀ ਤੋਰ ਸੱਸੀ ਦੇ ਬੋਲ ਵਿਚ ਕਿਸੇ ਅਨੋਖੇ ਮੇਲ ਦੀ ਆਸ ਤੜਕਾ ਦਿੱਤੀ ਉਹਦੀਆਂ ਅੱਡੀਆਂ ਭੋਏ ਨੀ ਸਨ ਲੱਗਦੀਆਂ। ਮਾਂ ਦੇ ਗੱਲ ਉਸ ਜਾ ਬਾਹਾਂ ਪਾਈਆਂ। ਸੁਣ ਨੀ ਮਾਂ ਮੈਂ ਆਪਣਾ ਵਰ ਲੋੜ ਲਿਆ ਕਿਹੜਾ ਨੀ ਧੀਏ? ਮੈਨੂੰ ਵੀ ਦੱਸ ਉਹ ਸੁਗੰਧੀਆਂ ਵਾਲਾ ਸੌਦਾਗਰ ਹੈ ਨੀ ਮਾਏ। ਨੀ ਧੀਏ ਸੌਦਾਗਰ ਤੇਰੇ ਪਿਓ ਨੂੰ ਭਾਉਂਦੇ ਨਹੀਂ, ਨਹੀਂ ਮਾਂ ਸੌਦਾਗਰ ਉਹ ਐਵੇਂ ਕੈਵੇਂ ਦਾ ਈ ਹੈ ਵਿੱਚੋ ਉਹੀ ਕੁਝ ਏ ਜੋ ਮੈਂ ਆਂ। ਚੋਥੇ ਦਿਨ ਸੱਸੀ ਮੋਹਰਾਂ ਨਾਲ

ਇਕੋ ਮਾਲ ਦਾ ਮੁੱਲ ਮੈ ਦੋ ਵਾਰੀ ਕੀਕਰ ਲੈ ਲਵਾਂ। ਹਾਂ ਜੀ ਮੈ ਕਦੋ ਕੋਈ ਮੁੱਲ ਦਿੱਤਾ ਹੈ? ਸੱਸੀ ਨੇ ਹੈਰਾਨ ਹੋ ਕੇ ਪੁੱਛਿਆ ਤੂੰ ਪਹਿਲੇ ਦਿਨ ਈ ਮੇਰੇ ਸਾਰੇ ਮਾਲ ਨਾਲੋਂ ਬਹੁਤਾ ਕੁੱਝ ਦੇ ਗਈ ਸੈਂ ਉਹ ਕੀਕਣ ਜੋ ਕੁੜੇ ਇਸ ਤਰ੍ਹਾਂ ਹੈ। ਤੇਰਾ ਹੱਥ ਇੱਕ ਵਾਰੀ ਫੜ ਲੈਣ ਤੋਂ ਦੱਸ ਵਾਰੀ ਇਹ ਸਾਰਾ ਨਿੱਕ ਸੁੱਖ ਦੇ ਦੇਣਾ। ਸਸਤਾ ਸੌਦਾ ਸਮਝ ਕੇ ਮੈ ਘਰੋਂ ਤੁਰਿਆ ਸਾਂ। ਸੱਚ ਆਖਦਾ ਹੈ ਸੋਹਣਿਆਂ ਸੌਦਾਗਰਾ? ਸੌਦਾਗਰ ਰਾਣੀਏ ਮੈਂ ਹਾਂ ਕੋਈ ਸੱਸੀ ਖੁਸ਼ੀ ਵਿਚ ਜ਼ਮੀਨ ਨੂੰ ਉਛੱਲ ਪਈ ।ਮੈ ਆਖਿਆ ਸੀ ਮਾਂ ਨੂੰ ਸੌਦਾਗਰ ਤੂੰ ਕੋਈ ਨਹੀਂ ਅੱਛਾ ਪੁੰਨੂ ਆਂ। ਇਕ ਵਾਰੀ ਮੇਰਾ ਹੱਥ ਫੜਨ ਦੀ ਕੀਮਤ ਤੂੰ ਤਾਰ ਦਿੱਤੀ । ਕੱਲ ਏਸ ਵੇਲੇ ਤੂੰ ਆਵੀਂ ਮੇਰੇ ਬਾਗ ਵਿਚ ਜੇ ਤੂੰ ਹਮੇਸ਼ਾ ਮੇਰਾ ਹੱਥ ਵਰ ਲੈਣ ਦੀ ਕੀਮਤ ਵੀ ਤਾਰ ਸਕੇਂਗਾ ਤਾਂ ਸੌਦਾ ਸੋਚ ਲਵਾਂਗੇ। ਆਵੇਂਗਾ ਪੁੰਨੂੰ ਪਿਆਰਿਆਂ। ਕਰਮ ਵਾਲੀਏ ਧੜਕਦੇ ਦਿਲ ਨਾਲ ਤੁਰਦਾ ਆਵਾਂਗਾ। ਕੱਲ ਏਸ ਵੇਲੇ ਤੇਰੇ ਬਾਗ ਵਿੱਚ ਤੇ ਪੁੰਨੁ ਨੇ ਸੱਸੀ ਦੇ ਦੋਵੇਂ ਹੱਥ ਫੜ ਕੇ ਉਹਨਾਂ ਤੇ ਉਚੇਚੇ ਤਿਆਰ ਕੀਤੇ ਫੰਬਿਆਂ ਨਾਲ ਲਕੀਰਾਂ ਮਹਿਕਾ ਦਿੱਤੀਆਂ। ਸੱਸੀ ਦੇ ਬਾਗ ਵਿਚ ਉਹ ਤੇ ਉਹਦੀਆਂ ਸਹੇਲੀਆਂ ਪੁੰਨੂੰ ਦਾ ਰਾਹ ਤੱਕ ਰਹੀਆਂ ਸਨ।

ਤੇ ਉਹਨਾਂ ਦੀਆ ਕੁਆਰੀਆਂ ਸੱਧਰਾਂ ਨੇ ਇਹੋ ਜਾ ਨਾਚ ਨੱਚਿਆ ਕਿ ਹਰੀਆਂ ਟਾਹਣੀਆਂ ਵਿੱਚੋ ਕੋਇਲਾਂ ਕੁਮਰੀਆ ਨੇ ਭੀ ਚੁੰਝ ਚੱਕ ਕੇ ਤਰਾਨੇ ਛੋ ਦਿੱਤੇ ਪਰ ਪੁੰਨੂੰਆਂ ਮੇਰਾ ਪਿਉ ਕਹਿੰਦਾ ਉਸ ਤੋਂ ਬਿਨ੍ਹਾਂ ਮੈਂ ਧੀ ਕਿਸੇ ਨੂੰ ਦੇਣੀ ਨਹੀਂ। ਸੱਸੀ ਨੇ ਪੁੰਨੂੰ ਨੂੰ ਉਹਦੀ ਤਕਦੀਰ ਤੋਂ ਸੁਚੇਤ ਕਰਨਾ ਚਾਹਿਆ। ਇਹ ਤਾ ਸੱਸੀਏ ਸਿਰਫ ਸ਼ਰਤ ਧੋਬੀ ਦੀ ਏ ਤੇਰਾ ਪੁੰਨੂੰ ਤੇਰੇ ਲਈ ਕਿ ਨਹੀਂ ਕਰ ਸਕਦਾ? ਪਰ ਤੂੰ ਤਾਂ ਪੁੰਨੂੰਆਂ ਕੋਈ ਸ਼ਹਿਜ਼ਾਦਾ ਦਿਸਦਾ ਹੈ। ਕਲ ਤੋਂ ਤੂੰ ਮੈਨੂੰ ਧੋਬੀ ਦੇਖੇਂਗੀ। ਕੱਲ ਆਇਆ ਸੱਸੀ ਨੇ ਪਿਓ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਸ਼ੁਰੂ ਕਰੀਆਂ। ਆਪਣੇ ਚੋਣ ਦੀ ਗੱਲ ਕਰਦਿਆਂ ਸੱਸੀ ਨੇ ਆਖਿਆ ਪੁੰਨੂੰ ਕਹਿੰਦਾ ਸੀ ਅਸੀਂ ਆਪ ਤਾਂ ਧੋਬੀ ਏ। ਚੰਗਾ ਧੀਏ ਕੱਪੜੇ ਧੋ ਕੇ ਮੈਨੂੰ ਪਕੜਾ ਦੇਵੀ। ਦੂਜੇ ਘਰ ਫੇਰ ਲਾਂਗੜ ਗਲ ਕੁੜਤਾ ਤੇ ਸਿਰੋਂ ਬਲੋਚੀ ਗੋਡੇ ਮੁੰਨੇ ਹੋਏ ਨਵੇਂ ਸਵਾਏ ਕੱਪੜੇ ਪਾ ਕੇ ਪੁੰਨੂੰ ਪਰਤਾਵਾ ਦੇਣ ਆਇਆ। ਮਹਿਮੂਦ ਨੇ ਮੈਲੇ ਕੱਪੜਿਆਂ ਦੀ ਗੰਡ ਉਹਦੇ ਅੱਗੇ ਖੋਲ ਦਿੱਤੀ। ਧੀ ਨੂੰ ਆਖਿਆ ਜੇ ਲੋੜੀਂਦਾ ਮਸਾਲਾ ਦੇਂਦੀ ਰਹੇ ਤੇ ਉਹ ਆਪਣੇ ਧੰਦੇ ਲੱਗ ਗਿਆ। ਪਟੜੇ ਉੱਤੇ ਕੱਪੜੇ ਪੁੰਨੂੰ ਫੰਡੀ ਗਿਆ ਪਰ ਅੱਖਾਂ ਉਹ ਸੱਸੀ ਦੇ ਮੂੰਹ ਤੋਂ ਚੁੱਕ ਨਾ ਸਕਿਆ। ਫੇਰ ਅੱਤੇ ਬਿਨ ਬੋਲੇ ਗੱਲਾਂ ਕਰਦੀਆਂ ਅੱਖਾਂ ਵਿੱਚ ਤੱਕਣ ਦਾ ਬੇਧਿਆਨੀ ਸੱਟਾਂ ਨਾਲ ਕੋਈ ਤੋਲ ਕੇ ਕੱਪੜੇ ਖੁੰਘੇ ਗਏ। ਤਹਿ ਕਰਨ ਲੱਗੀ ਸੱਸੀ ਹੁੰਦੀਆਂ ਵੇਖ ਕੇ ਸੋਚੀ ਪੈ ਗਈ ਹੁਣ ਉਹ ਵੀ ਬੜਾ ਸ਼ਰਮਾਇਆ। ਅਖੀਰ ਸੱਸੀ ਨੂੰ ਇੱਕ ਗੱਲ ਸੁੱਜ ਪਈ ਕਿ ਕੁੱਝ ਮੋਹਰਾਂ ਫੁੱਟ ਪਾਉਣ ਲਈ ਤਿਆਰ ਹੋ ਸਕਦਾ ਹੈ ਪੁੰਨੂੰਆਂ ਕੁਛ ਕੀ ਜਿੰਨੀਆਂ ਆਖੇ। ਘਾਟ ਮੋਰਾਂ ਦੀ ਨੀ ਸਿਰਫ਼ ਤੇਰੀ ਹੈ। ਸੱਸੀ ਨੇ ਸਮਝਾਇਆ ਹਰ ਪਾਟੇ ਕੱਪੜੇ ਇੱਕੋ ਨਹੀਂ ਹੁੰਦੇ। ਕੋਈ ਇੱਕ ਮੋਹਰ ਰੱਖ ਦੇਵੇ। ਪੁੰਨੂੰ ਨੇ ਜਰਾ ਢਿੱਲ ਨਾ ਲਾਈ। ਸੱਸੀ ਦਾ ਪਿਓ ਸੋਹਣੇ ਤਹਿ ਕੀਤੇ ਕੱਪੜੇ ਦੇ ਆਇਆ।

ਸੱਸੀ ਤੇ ਪੁੰਨੂੰ ਦਾ ਵਿਆਹ ਹੋ ਗਿਆ। ਰਾਜੇ ਦੀ ਰਾਣੀ ਸੌਗਾਤਾਂ ਘਲੀਆਂ। ਸਾਰੇ ਧੋਬੀਆਂ ਨੇ ਜਸ਼ਨ ਮਨਾਇਆ। ਧੋਬੀ ਗੱਭਰੂਆਂ ਨੇ ਭੀ ਖੁਸ਼ੀ ਕੀਤੀ ਕਿ ਸੱਸੀ ਨੂੰ ਬੁਲਾ ਬੜਾ ਓਹਨੂੰ ਉਹਨਾਂ ਕੋਲੋਂ ਲੈ ਨਹੀਂ ਜਾਏਗਾ ਸਗੋਂ ਓਹਨਾ ਦੇ ਸ਼ਹਿਰ ਧੋਬੀ ਬਣਕੇ ਉਹਨਾਂ ਦੀ ਧੋਬੀ ਬਸਤੀ ਦੀ ਰੌਣਕ ਵਧਾਏਗਾ । ਧੋਬੀ ਘਾਟ ਧੋਬੀ ਬਸਤੀ ਸੱਸੀ ਦਾ ਬਾਪ ਸੱਸੀ ਦਾ ਭਾਲਾ ਰਾਜਧਾਨੀ ਵਿੱਚ ਸਿਰਫ ਯਾਤਰਾ ਬਣ ਗਏ । ਅਸਲੀ ਹੁਸਨ ਤੇ ਅਸਲੀ ਵੱਢਪਨ ਦਾ ਦੁਆਲਾ ਵੀ ਤੋਂ ਵੱਡਾ ਹੋ ਜਾਂਦਾ ਹੈ। ਪੁੰਨੂੰ ਸਾਰਾ ਦਿਨ ਮਹਿਮੂਦ ਨਾਲ ਕੱਪੜੇ ਧੋਂਦਾ। ਸੱਸੀ ਕੱਪੜੇ ਤਹਿ ਕਰਦੀ ਪਰ ਪੁੰਨੂੰ ਵੀ ਆਪਣੇ ਸ਼ਹਿਰ ਕੱਚ ਮਕਾਨ ਵਿੱਚ ਮਾਂ ਪਿਓ ਦੁੱਖੀ ਤੇ ਸ਼ਰਮਸਾਰ ਹੋਏ। ਭਰਾਵਾਂ ਨੂੰ ਪੁੰਨੂੰ ਦਾ ਦਬੋਚਾ ਕੋਈ ਨਹੀ ਸੀ। ਪਰ ਖਾਨਦਾਨੀ ਮੋਹ ਸੀ। ਉਹਨਾਂ ਨੂੰ ਚੈਨ ਨਾ ਲੈਣ ਦਿੰਦੀ। ਜਦੋ ਲੋਕ ਕਹਿੰਦੇ ਵੱਡਾ ਸ਼ਹਿਜ਼ਾਦਾ ਧੋਬਣ ਨਾਲ ਵਿਆਹ ਕਰਕੇ ਧੋਬੀ ਹੋ ਗਿਆ। ਕਈ ਕਾਸਤ ਮਾਪ ਨੂੰ ਉਹਨਾਂ ਭੰਬੋਰ ਕਲਾਏ। ਇਹੀ ਜਵਾਬ ਲਿਆਏ । ਮਾਂ ਤੇਰੀ ਯਾਦ ਮੈਨੂੰ ਭੁੱਲਣੀ ਨਹੀਂ। ਪਰ ਪਿਓ ਦੇ ਤਖ਼ਤ ਦੇ ਲਾਇਕ ਮੈਂ ਨਹੀਂ ਹਾਂ। ਜਿਉ ਮੇਰੇ ਲਾਇਕ ਭਰਾ। ਉਹ ਜੇ ਮੈਨੂੰ ਭੁੱਲਣਾ ਚਾਹੁੰਣ ਤਾਂ ਭੁੱਲ ਜਾਣ ।ਮੈਂ ਏਦਾਂ ਖੁਸ਼ ਹਾਂ ਕਿਸੇ ਨੂੰ ਭੀ ਭੁਲਾ ਨਹੀਂ ਸਕਦਾ। ਆਪਣੇ ਕੱਚ ਮਕਾਨ ਦੀ ਕਿਨਕੇ ਕਿਨਕੇ ਦੀ ਯਾਦ ਮੈਨੂੰ ਪਿਆਰੀ ਰਹੇਗੀ। ਜਿਹਦੀ ਧਰਤੀ ਤੋਂ ਜੰਮ ਕੇ ਅੱਜ ਮੈਂ ਫ਼ਰਿਸ਼ਤਿਆਂ ਦੀ ਈਰਖਾਂ ਬਣ ਗਿਆ ਹਾਂ। ਕਾਸਤਦਾਨਾਂ ਦੀ ਗੱਲ ਬਣਦੀ ਨਾ ਵੇਖ ਭਰਾਵਾਂ ਨੇ ਮੈਨੂੰ ਸੁਝਾਅ ਸੋਚਿਆ ਕਿ ਪੁੰਨੂੰਆਂ ਇੱਕਲਿਆ ਤੇਰੀ ਰਜਾ ਵਿੱਚ ਰਾਜੀ ਹੋ ਜਾਵਾਂਗੇ ਜਿਵੇਂ ਤੂੰ ਆਖਿਆ ਪਰ ਇਕ ਵਾਰੀ ਆਪਣੇ ਸੋਹਣੇ ਭਰਾ ਨੂੰ ਵੇਖਣ ਲਈ ਸਾਨੂੰ ਫਿੱਕ ਹੈ। ਸੱਸੀ ਫੁੱਲੇ ਨਾ ਸਮਾਵੀ ਓਹਦੇ ਪੁੰਨੂੰ ਨੂੰ ਭਰਾ ਆਉਂਣਗੇ ਓਹਦੇ ਸ਼ਹਿਜ਼ਾਦੇ ਦਿਓਰ ਆਉਂਣਗੇ ਆਪਣੀ ਦਰਾਣੀਆਂ ਲਈ ਉਸ ਸੌਗਾਤਾਂ ਜੌੜੀਆਂ । ਧੌਲਦਨ ਆਪਣਾਂ ਸਜਾਇਆ ਭੰਬੋਰ ਦੇ ਧੋਬੀ ਆਪੇ ਵਿੱਚ ਨਹੀਂ ਸਨ ਆਉਂਦੇ ਸ਼ਾਹੀ ਮਹਿਮਾਨਾਂ ਨੇ ਆਉਣਾ ਹੈ। ਮਹਿਮਾਨ ਖਾਨੇ ਵਿੱਚ ਨਹੀਂ ਉਹਨਾਂ ਦੀ ਧੋਬੀ ਬਸਤੀ ਵਿੱਚ ਰਹਿਣਗੇ ਬਸਤੀ ਹਰ ਚੌਂਕੜੀ ਦੁਲਹਨ ਤੱਕ ਰਹੀ ਸੀ। ਉਮਰ ਤੇ ਤੁਮਰ ਪੁੰਨੂੰ ਦੇ ਭਰਾਵਾਂ ਦਾ ਕਾਫ਼ਿਲਾ ਆਇਆ ਨਾਲ ਆਈਆਂ ਚਿੱਟੀਆਂ ਘੋੜੀਆਂ ਕਾਲੀਆਂ ਡਾਚੀਆਂ। ਗੋਡਿਆਂ ਓਹਨਾ ਦਿਆਂ ਉੱਤੇ ਸੁਨਿਹਰੀ ਡਾਡਾਂ ਗਲਾਂ ਵਿੱਚ ਛਣਕਦੀਆਂ ਟੱਲੀਆਂ।

ਸੌਗਾਤਾਂ ਨਾਲ ਲਦੇ ਕਚਾਵੇ। ਮੇਵੇ ਫਲਾਂ ਨਾਲ ਭਰੀਆਂ ਟੋਕਰੀਆਂ। ਚਾਰ ਦਿਨ ਸੱਸੀ ਦੇ ਘਰ ਨਗਰ ਜਸ਼ਨ ਉੱਡਦੇ ਰਹੇ। ਗਲੀਆਂ ਨੇ ਆਕੇ ਗੀਤ ਗਾਏ ਪੰਡਾਂ ਨੇ ਨਕਲਾਂ ਕੀਤੀਆਂ ਕਈਆਂ ਨੇ ਗਿੱਧੇ ਪਾਏ। ਉਮਰ ਤੇ ਤੁਮਰ ਦੀ ਸਿਖਾਵਤ ਨੇ ਜੋ ਆਇਆ ਨਿਹਾਲ ਕਰ ਦਿੱਤਾ। ਕੱਚ ਮਕਰਾਣ ਦੀ ਖੁਸ਼ਬੂਆਂ ਦੀਆਂ ਭੰਬੋਰ ਸਾਰੇ ਕਿਤੇ ਲਪਟਾਂ ਖਿਲਰ ਗਈਆਂ। ਭਰਾਵਾਂ ਦੀ ਭੁੱਖੀ ਸਾਂਝਾਂ ਦੀ ਲੋਚੀ ਸੱਸੀ ਨੇ ਹਾਵੜ ਕੇ ਦਿਓਰਾ ਦੀ ਖਾਤਿਰ ਕੀਤੀ।

ਅਖੀਰੀ ਮਹਿਮਾਨੀਆਂ ਦੀ ਸੱਸੀ ਨੇ ਸੁੱਚੇ ਇਸ਼ਕ ਦੀ ਖੇੜੇ ਦੀ ਤੇ ਉਮਰ ਤੇ ਤੁਮਰ ਨੇ ਸ਼ਰਤਾਂ ਸ਼ਰਾਬਾਂ ਦੀ ਸਹਿਬਰ ਲਾ ਦਿੱਤੀ। ਹਰ ਕੋਈ ਨੱਚਿਆ ਜਿਵੇਂ ਕਦੇ ਅੱਗੇ ਨੱਚਿਆ ਨਹੀਂ ਸੀ ਪਰ ਕਿ ਚਾਰ ਦਿਨ ਇਕ ਸਾਹ ਚੜਦੀਆਂ ਖੁਸ਼ੀਆਂ ਥੱਕ ਗਈਆਂ ਸਨ ਜਾਂ ਅੱਜ ਇਹ ਸ਼ਰਤਾਂ ਸ਼ਰਾਬਾਂ ਵਿੱਚ ਕੋਈ ਵੱਖਰੀ ਸ਼ਹਿ ਸੀ। ਅੱਧੀ ਰਾਤ ਤੋਂ ਬਾਅਦ ਮਹਿਫਲ ਕੁਝ ਸਿਸ਼ਕਦੀ ਗਈ। ਕੋਈ ਇਧਰ ਤੇ ਕੋਈ ਓਧਰ ਪੈਣ ਲਈ ਨੁਕਰ ਕੋਨਾ ਲੱਭਦਾ ਫਿਰੇ।

ਤੇ ਨਾ ਹੀ ਪੁੰਨੂੰ ਇੱਥੇ ਵੀਂ ਨਹੀਂ ਉਥੇ ਵੀਂ ਨਹੀਂ ਬਾਹਰ ਵੀ ਨਹੀਂ ਅੰਦਰ ਵੀ ਨਹੀਂ। ਹਾਏ ਨੀ ਮਾਂ ਮੈਂ ਲੁੱਟੀ ਗਈ। ਮਿਲਣ ਨਹੀ ਆਏ ਸਨ । ਉਧਾਲਨ ਆਏ ਸਨ ਮਾਂ ਨੇ ਗੱਲ ਨਾਲ ਲਾਇਆ ਸਮਝਾਇਆ। ਤੇ ਯਕੀਨ ਦਿਵਾਇਆ ਪਿਓ ਨੂੰ ਧਰਵਾਸਾ ਦਿੱਤਾ। ਪੁੰਨੂੰ ਨੂੰ ਹੋਸ਼ ਆਵੇਗੀ। ਉਸ ਪਲ ਨਹੀਂ ਅਟਕਣਾ। ਜਿਹੜਾ ਤੇਰੇ ਲਈ ਧੋਬੀ ਬਣ ਸਕਦਾ ਹੈ ਉਸ ਕਦੋ ਘਰ ਬਹਿਣਾ। ਨਹੀਂ ਮਾਂ ਮੇਰੀਏ ਉਹ ਵਸ ਚ ਪੈ ਗਿਆ ਬਲੋਚਾਂ ਜਾਲਮਾਂ ਦੇ ਜਿਹੜੇ ਥਲ ਚੀਰ ਕੇ ਓਹਨੂੰ ਲੈ ਗਏ ਨੇ। ਉਹਨਾਂ ਉਹਦਾ ਜਰਾ ਭੀ ਸਾਹ ਨਹੀਂ ਖਾਣਾ। ਪੁੰਨੂੰ ਧੋਬੀ ਉਹਨਾਂ ਦੇ ਕਲੇਜੇ ਸੱਲ ਸੀ। ਉਹਨਾਂ ਮਾਰ ਮਕਾਉਣ ਵੀ ਫਰਕ ਨਹੀਂ ਕਰਨਾ। ਸਿਰਫ ਸਬਰ ਕਰ ਮੇਰੀਏ ਧੀਏ ਤਕਦੀਰ ਆਪੇ ਪਾਸਾ ਪਰਤੇਗੀ । ਜਿਹੜਾ ਇਸ਼ਕ ਮਾਏ ਮੇਰੀ ਹੱਡੀ ਰਚਿਆ ਓਹਦੇ ਵਿੱਚ ਸਬਰ ਕੋਈ ਹੈ ਨਹੀਂ। ਜਿਹੜਾ ਪੁੰਨੂੰ ਮੈਨੂੰ ਮਿਲਿਆ ਮਾਏ ਓਹਦੇ ਬਿਨਾਂ ਜਿਉਣ ਕੋਈ ਹੈ ਨਹੀਂ। ਮੈਂ ਜਾਣਾ ਹੱਲ ਮੇਰੇ ਤੋਂ ਮੁੱਕਣਾ ਨਹੀਂ। ਪਰ ਏਹੁ ਮੇਰੀ ਇੱਕ ਹੀ ਇੱਕ ਪੱਲ ਟਿਕਣੀ ਨਹੀਂ। ਮੋੜ ਨਾ ਮੇਰੀਏ ਮਾਏ। ਇੱਥੇ ਮੈਂ ਦੋ ਦਿਨ ਨਹੀਓ ਜਿਉਣਾ। ਓਹਦੇ ਮਗਰ ਭਟਕਦੀ ਖਬਰੇ ਮੈਂ ਬੱਚ ਨਿਕਲਾ ਸੱਸੀ ਸੁਦੈਣ ਹੋਗੀ ਆਖੀ ਤੁਰਸਾ ਮੂਲ ਨਾ ਮੁਰਸੋਂ ਰਾਹੋਂ। ਸਾਰਾ ਦਿਨ ਮਾਂ ਤੇ ਸੇਹਲੀਆਂ ਨੇ ਉਹਦੇ ਉੱਤੇ ਪਹਿਰਾ ਰੱਖਿਆ। ਸੱਸੀ ਦੇ ਕਾਲਜੋ ਹੌਂਕੇ ਉੱਠਣ। ਸ਼ਿੰਗਾਰ ਸਾਰਾ ਉਸ ਉਪਰੋ ਸੁੱਟਿਆ। ਲੱਟਾਂ ਖੁੱਲ ਕੇ ਗੱਲ ਪੈ ਗਈਆਂ ਉੱਠਦੀ। ਉੱਠ ਉੱਠ ਬਹਿੰਦੀ ਬਲੋਚਿਓ ਜਾਲਮੋਂ ਮੇਰਾ ਪੁੰਨੂੰ ਮੌੜ ਦਿਓ। ਭੰਨ ਭੰਨ ਰੱਥ ਦੀਆਂ ਸਾਥਣਾਂ ਥੱਕ ਗਈਆਂ। ਸੱਸੀ ਵੀ ਹਾਰ ਗਈ। ਉਹ ਵੇਲਾ ਸੀ ਜਦੋ ਪੁੰਨੂੰ ਨੂੰ ਉਮਰ ਤੇ ਤੁਮਰ ਡਾਚੀ ਉੱਤੇ ਲੱਧ ਰਹੇ ਸਨ ਸੱਸੀ ਤਰਹੱਬ ਕੇ ਉੱਠੀ। ਸਾਥਣਾਂ ਨਾ ਹਿੱਲੀਆਂ। ਅੱਖਾਂ ਲੱਗ ਗਈਆਂ ਸਨ। ਪੁੰਨੂੰ ਦਾ ਗੱਲ ਦੁਪੱਟਾ ਕਿੱਲੀ ਉਤੇ ਟੰਗਿਆ ਲੱਭਾ। ਚੁੰਮ ਕੇ ਚੋਲੀ ਹੇਠਾਂ ਧਰ ਲਿਆ ਤੇ ਘਰੋਂ ਬਾਹਰ ਨਿਕਲ ਗਈ ਤਾਰੇ ਝਿੱਲਮਿਲ ਕਰ ਰਹੇ ਸਨ ਉਹ ਪੁਨੂੰਆਂ ਉਹ ਪੁਨੂੰਆਂ ਬਾਹਾਂ ਉੱਠੀਆਂ ਤੇ ਸੱਸੀ ਭੰਬੋਰ ਛੱਡ ਗਈ। ਹਲ ਨਾਲ ਰਾਹ ਪੁੱਛਦੀ। ਊਠਾਂ ਵਾਲੇ ਦੇ ਹੁਲੀਏ ਦੱਸਦੀ। ਉਹ ਬੋਲੀ ਹੋਈ ਤੁਰੀ ਗਈ। ਓਹਦੇ ਬੁੱਲਾਂ ਚੋ ਕੋਈ ਗ਼ਮ ਛੱਡ ਦਾ ਸੀ। ਓਹਦੀਆਂ ਅੱਖਾਂ ਚ ਕੋਈ ਨਿਰਾਸ਼ਾ ਤ੍ਰਿਪਦੀ ਸੀ। ਰਾਹੀ ਅਗਰ ਪੈਂਦੀ ਪਰ ਕਿਸੇ ਦੀ ਗੱਲ ਸੁਣਨ ਦਾ ਸੱਸੀ ਵਿੱਚ ਸਬਰ ਨਹੀਂ ਸੀ। ਓਹਦੇ ਕੰਨਾਂ ਵਿੱਚ ਪੁੰਨੂੰ ਦੀ ਡਾਚੀ ਦੀਆਂ ਟੱਲੀਆਂ ਟੂਣਕਦੀਆਂ ਤੇ ਰਾਹੀਆਂ ਦੇ ਮੂੰਹੋ ਨਿਕਲੇ ਇਸ਼ਾਰੇ ਉੱਤੇ ਉਹ ਉੱਡ ਪੈਂਦੀ। ਸਿਖਰ ਦੁਪਹਿਰੇ ਓਹਨੂੰ ਸਾਹਮਣੇ ਖਾਈ ਨਜਰੀ ਆਇਆ । ਰੇਤ ਦਾ ਸੱਥ ਕੋਈ ਵ੍ਰਿਸ਼ ਨਹੀਂ ਝਾੜ ਨਹੀਂ, ਉੱਲਾ ਨਹੀਂ। ਸਾਹਮਣੇ ਤਪਦੀ ਰੇਤ ਪੈਰਾਂ ਨੂੰ ਮੂੰਹਦੀ ਸੀ ਓਹਦੇ ਪੈਰਾਂ ਦੀ ਮਹਿੰਦੀ ਲੰਘ ਪਈ ਸੀ। ਦੁਪਹਿਰਾਂ ਉਹ ਏਸ ਪਾਸੇ ਵ੍ਰਿਸ਼ ਚ ਅਰਾਮ ਕਰ ਲਏ ।ਇਕ ਵਗਦੀ ਕੂਲ ਵਿਚੋਂ ਉਸ ਪਾਣੀ ਪੀਤਾ। ਉਜੜੇ ਹੁਸਨ ਦਾ ਅਕਸ਼ ਪਾਣੀ ਵਿੱਚ ਦਿੱਸਿਆ ਤੇ ਇੱਕ ਤਰਲਾ ਮਨੋ ਉੱਠਿਆ ਪੁੰਨੂਆਂ ਇਕ ਵਾਰੀ ਮਿਲ ਲੈ। ਤੇ ਉਜੜੀ ਜਿੰਦ ਵਸਾਹੀ। ਤੇ ਉਹ ਛਾਵੇਂ ਲੇਟ ਗਈ ਓਹਦਾ ਤਰਲਾ ਪੁੰਨੂੰ ਨੇ ਸੁਣ ਲਿਆ। ਸੁੰਗੰਦੀਆਂ ਦੇ ਸੌਦਾਗਰ ਦੀ ਹੱਟ ਵਿੱਛ ਗਈ। ਕਈਆਂ ਨਾਲ ਸੱਸੀ ਆਈ ਪੁੰਨੂੰ ਨੇ ਗੇਰਿਆ ਸੁੱਤੀ ਪਈ ਨੇ ਨੱਕ ਉਤੇ ਧਰ ਲਿਆ । ਸਾਹ ਰੁੱਕਿਆ ਨੀਂਦ ਖੁੱਲ ਗਈ ਸੂਰਜ ਲਹਿੰਦਾ ਜਾ ਰਿਹਾ ਸੀ। ਸੱਸੀ ਉੱਠੀ ਤੇ ਨੀਰ ਭਰ ਕੇ ਏਧਰ ਓਧਰ ਉਸ ਪੈਰਾਂ ਤੇ ਅੱਖਾਂ ਨਾਲ ਹਲ ਫਰੋਲ ਮਾਰਿਆ। ਇੱਕ ਗੋਰਾ ਮੱਧਰਾ ਛੋਟਾ ਤੇ ਨੀਵਾਂ । ਆ ਮੇਰੇ ਪੁੰਨੁ ਦੀ ਡਾਚੀ ਦਾ ਕੜਾ। ਚੋਹਾਂ ਪੈਰਾਂ ਦੇ ਨਿਸ਼ਾਨਾ ਨੂੰ ਸੱਸੀ ਨੇ ਚੁੰਮਿਆ ਜਿਹਨਾਂ ਪੈਰਾਂ ਉੱਤੇ ਚੁੱਕੀਆਂ ਉਹ ਸੌਂ ਗਿਆ। ਓਹਨਾ ਦੇ ਖੋਰ ਉੱਤੇ ਰਾਤੋਂ ਖੁਰ ਗਈ। ਤਾਰੇ ਜਗਮਗ ਕਰੀ ਗਏ ਖਿੰਡਦੀਆਂ ਰਹੀਆਂ । ਹਿੱਕ ਚੋਂ ਹੌਕੇ ਉੱਠਦੇ ਰਹੇ। ਕਿਆਸੀ ਤਲੀਆਂ ਦੀ ਟੁਨਕਾਰ ਤੇ ਤਾਲ ਵਿੱਚ ਸੱਸੀ ਤੁਰੀ ਗਈ ਤੇ ਉਹਦੇ ਸ਼ਰੀਰ ਵਿੱਚੋਂ ਮੁੱਕਦੀ ਗਈ। ਜਦ ਦਿਨ ਚੜਿਆ ਤੇ ਸੱਸੀ ਤ੍ਰੇਹ ਨਾਲ ਬੇਤਾਬ ਸੀ। ਚਾਉਂਦੀ ਸੀ ਠੰਡੇ ਠੰਡੇ ਕਿੱਤੇ ਬਹਿ ਜਾਵੇ ।ਪਰ ਪਾਣੀ ਬਿਨਾਂ ਦਿਲ ਬਹਿੰਦਾ ਜਾਂਦਾ ਸੀ ਉਹ ਤੁਰੀ ਗਈ ਇੱਕ ਹਰਿਆਲੀ ਦਾ ਟਿਮਕਣਾ ਓਹਨੂੰ ਦਿੱਸਿਆ ਤੈ ਕੋਲ ਪਹੁੰਚੀ ਤੇ ਮਹਿੰਦੀ ਦਾ ਟੁਚਾਰ ਸੀ। ਪਰ ਪਾਣੀ ਦੀ ਆੜ ਓਹਦੇ ਕੋਲ ਨਹੀਂ ਸੀ ਸੋਚਿਆ ਪਾਣੀ ਬਿਨਾ ਇਸ ਤਪਦੀ ਰੇਤ ਵਿੱਚ ਕੂਕਰ ਜਿਵੇਂ ਪਾਣੀ ਹੋਵੇਗਾ ਜਰੂਰ ਹੀ ਨੇੜੇ ਤੇੜੇ ਪਰ ਲੱਭਾ ਨਾ। ਇਹਨੇ ਤੱਕ ਬੁੱਲ ਜਵਾਨ ਹੀ ਨਹੀਂ ਸੁੱਕੇ ਸਗੋਂ

ਓਹਦੇ ਸਿਰ ਨੂੰ ਤਰਾਵਤ ਪਹੁੰਚੀ। ਹੋਸ਼ ਮੁੜੀ ਹੱਥਾਂ ਨਾਲ ਫੁੱਟਿਆ ਚਸ਼ਮਾਂ ਬਣ ਗਿਆ। ਜਾਨ ਵਿੱਚ ਜਾਨ ਆਈ ਤੇ ਉਹ ਮਹਿੰਦੀ ਦੀ ਚਾੜ੍ਹ ਭੁੱਲ ਗਈ। ਓਹਦੇ ਚੋਂ ਇੱਕ ਨਿੱਕਾ ਜਾ ਬੂਟਾ ਪੁੱਟ ਲਿਆਈ ਤੇ ਆਪੀ ਕੁੱਟੇ ਚਸ਼ਮੇ ਉੱਤੇ ਲਾ ਦਿੱਤਾ। ਦੁਆਲੇ ਕਿੱਲ ਨਾਲ ਘੁੱਟ ਨੱਪ ਕੇ ਪੱਕਾ ਕਰ ਦਿੱਤਾ। ਓਹਦੇ ਪੱਤੇ ਪੱਤੇ ਉੱਤੇ ਹੱਥਾਂ ਨਾਲ ਪਾਣੀ ਛਿਣਕਿਆ। ਇਹ ਮਹਿੰਦੀ ਦਾ ਬੂਟਾ ਕਹਿੰਦੇ ਨੇ ਅਜੇ ਭੀ ਸੱਸੀ ਦੀ ਯਾਦ ਚ ਪੂਜਿਆ ਜਾਂਦਾ ਹੈ। ਆਸ਼ਿਕ਼ ਇਹਦੀ ਪੱਤੀਆਂ ਨੂੰ ਚੁੰਮਦੇ ਤੇ ਮੁਰਾਦਾਂ ਮੰਗਦੇ ਹਨ ਤੇ ਖਾਲੀ ਤਹਾਏ ਰਾਹੀਆਂ ਲੇ ਗਈ। ਸੱਸੀ ਨੇ ਆਪਣੀ ਬੁਰਕਤ ਵਿਚੋਂ ਇਹ ਚਸ਼ਮਾ ਨਿਚੋੜ ਕੱਢਿਆ ਸੀ। ਸੱਸੀ ਫੇਰ ਤੁਰ ਪਈ ਤੇ ਠੰਡੇ ਠੰਡੇ ਉਹ ਖਾਣ ਲਈ ਕੁਛ ਹੋਰ ਵਾਟ ਮੁੱਕਾ ਲਏ ਤੇ ਨਾਲੇ ਦੁਪਹਿਹ ਦੀ ਪੱਟ ਤਪਣ ਤੋਂ ਪਹਿਲਾਂ

ਇੱਕ ਪਾਸੇ ਗੁਬਾਰ ਜਾ ਦੇਖਿਆ। ਉਧਰ ਜਾਂਦੀ ਨੂੰ ਇਕ ਹਾਜਰੀ ਛੋਟਾ ਜਿਹਾ ਇੱਕ ਜਸ਼ਨ ਬਹਾਰ ਦਾ ਮਿਲਿਆ। ਵੀਰ ਵੇ ਤੇਰਾ ਤਾ ਕੁਛ ਹੈ ਨੀ ਮੇਰੀ ਗੱਲ ਸੁਣ ਲੈ ਆਦਮੀ ਅੰਬਰ ਗਿਆ ਕਿ ਸੂਰਜ ਨਾਲੋਂ ਕੁੱਝ ਹੇਠਾਂ ਢਹਿ ਪਿਆ ਸੀ। ਕਿਹੋ ਜਾ ਮੂੰਹ ਕਿਹੋ ਜਾ ਮੂੰਹ ਉਹਦੀ ਧਰਤੀ ਉੱਤੇ ਨਾ ਹੁੰਦੀ। ਇਕ ਦੁਖਿਆਰ ਵਿਜੋਗਣਾ ਮੌਤ ਮੂੰਹ ਨੂੰ ਲੱਠੀ ਜਾਂਦੀ। ਘੜੀਆਂ ਦੀ ਪ੍ਰਾਹਣੀ ਹਾਂ। ਇਹੋ ਜਿਹਾ ਮਹਾਨ ਗ਼ਮ ਨੂੰ ਸਮਝ ਤਾਂ ਉਹੀ ਸਕਦਾ ਹੈ। ਜਿਹਨੂੰ ਮੌਤ ਨੇ ਅਜੇ ਮੱਲਿਆ ਨਹੀ ਪਰ ਜਿੰਦਗੀ ਨੇ ਓਹਨੂੰ ਤੋੜ ਵਿਛੋੜ ਛੱਡਿਆ ਵਈ। ਤਾਂ ਵੀ ਭੋਲੇ ਆਜੜੀ ਨੇ ਹਰ ਅਦਾ ਉਸ ਕੰਮ ਲਈ ਬੇਸਮਝੀ ਸਤਿਕਾਰ ਨਾਲ ਭਰ ਗਈ। ਸੱਸੀ ਨੇ ਓਹਨੂੰ ਆਪਣੇ ਵਿਜੋਗ ਦੀ ਕਹਾਣੀ ਸੁਣਾਈ ਓਹਦੇ ਕੋਲੋਂ ਕੱਚ ਮਕਰਾਣ ਦਾ ਰਾਹ ਪੁੱਛਿਆ। ਆਜੜੀ ਦੀ ਸਾਰੀ ਰੂਹ ਪੰਗਰ ਗਈ। ਉਸਨੇ ਵੇਖਿਆ ਇਸਤਰੀ ਲਈ ਖਲੌਣਾ ਔਖਾ ਹੁੰਦਾ ਜਾ ਰਹਿਆ ਸੀ। ਉਹ ਬਹਿ ਗਈ ਸੀ। ਆਜੜੀ ਨੇ ਓਹਨੂੰ ਛਾਵੇਂ ਖੜਨ ਲਈ ਉਹਦਾ ਹੱਥ ਫੜਿਆ। ਹੱਥ ਤਪ ਰਿਹਾ ਸੀ। ਛਾਵੇਂ ਬਿਠਾ ਕੇ ਆਜੜੀ ਨੇ ਆਖਿਆ ਭੈਣ ਮੇਰੀਏ ਹੁਣ ਤੂੰ ਤੁਰ ਨਹੀਂ ਸਕਦੀ। ਤੈਨੂੰ ਸੂਰਜ ਲੜ ਗਿਆ ਹੈ ਨਾਲੇ ਹੋਰ ਅਜਿਹੀ ਤੈਨੂੰ ਖੁਰਾ ਇੱਕ ਸਾਥ ਨਹੀਂ ਲੱਭਣਾ। ਕਿੱਤੇ ਕਿੱਤੇ ਪੱਕੀ ਧਰਤੀ ਆ ਜਾਂਦੀ ਹੈ। ਮੇਰੇ ਘਰ ਦੇ ਤੇਰੀ ਸੰਭਾਲ ਕਰਨਗੇ। ਮੈਂ ਤੁਰਕ ਕੱਚ ਮਕਾਨ ਜਾਂਦਾ ਵਾਂ । ਤੇਰੇ ਪੁੰਨੂੰ ਨੂੰ ਧਾਹ ਕੇ ਖ਼ਬਰ ਪੁੰਹਚਾਉਦਾ ਹਾਂ। ਸੋ ਸ਼ੁੱਕਰ ਰੱਬ ਦਾ ਤੇ ਹਜ਼ਾਰ ਸ਼ੁੱਕਰ ਆਜੜੀ ਦਾ ਸੱਸੀ ਨੇ ਕੀਤਾ ਤੇ ਆਖਿਆ ਉਹ ਚੰਗੇ ਵੀਰਾ ਆਖੀ ਮੇਰੇ ਸੋਹਣੇ ਪੁੰਨੁ ਨੂੰ ਕਿ ਸੂਈ ਸਲੀ ਤਰਕਾ ਮੱਲੀ। ਤੇਰੀ ਸੱਸੀ ਸਿਰੇ ਦਬਾਈ ਚੱਲੀ। ਵੇ ਹੁਣ ਲੁੱਟੇ ਤੇ ਸਾਥੋਂ ਕੁੱਟੇ ਤੇਰੀ ਸੱਸੀ ਫਿਰਏ ਇਕੱਲੀ। ਇੱਕੋ ਚੀਜ ਦੇ ਨਾ ਸਕੀ।

ਭੱਠ ਵੰਗਰ ਪੂਜਣ ਲੱਗ ਪਈ। ਆਜੜੀ ਦਾ ਸਾਰਾ ਟੱਬਰ ਓਹਦੇ ਉੱਤੇ ਡਿੱਗ ਪਿਆ। ਕੋਈ ਮੱਥਾ ਠੰਡਾ ਕਰੇ ਕੋਈ ਮੂੰਹ ਵਿੱਚ ਪਾਣੀ ਪਾਏ ਕੋਈ ਅੱਲਾਂ ਪਾਕ ਅੱਗੇ ਹੱਥ ਜੋੜੇ ਦੋ ਦਿਨ ਬੜੇ ਔਖੇ ਲੰਘੇ। ਕਈ ਬਾਰੀ ਸੱਸੀ ਘੜੀਆਂ ਪਲਾਂ ਤੇ ਦਿੱਸੀ। ਪਰ ਕੋਈ ਆਖਦਾ ਸਾਹਮਣੇ ਔ ਕੁੱਝ ਦਿੱਸਦਾ ਹੈ। ਜਾਨ ਲਗਾ ਕੇ ਆਈ ਉੱਠ ਜਾਂਦੀ ਡੇਢ ਦਿਨ ਜਾਣ ਅੱਧਾ ਦਿਨ ਆਉਣ ਪੁੰਨੂੰ ਦੀ ਡਾਚੀ ਵਾਹਟਾਂ ਚੀਰਦੀ ਆਵੇਗੀ। ਸਭਦੀਆਂ ਅੱਖਾਂ ਸਾਹਮਣੇ ਲੱਗੀਆਂ ਹੋਈਆਂ ਸਨ। ਝੌਲੇ ਪੈਂਦੇ ਹੱਟ ਜਾਂਦੇ ਨਾਂ ਜੀ ਮੁੰਹੂ ਕੁੱਝ ਹੋਰ ਹੀ ਨਿਕਲ ਪੈਂਦਾ। ਇਧਰ ਸਾਹ ਸੱਸੀ ਦੇ ਘੱਟਦੇ ਜਾ ਰਹੇ ਸਨ। ਜੁਬਾਨ ਦੀ ਸ਼ਕਤੀ ਮੁੱਕਦੀ ਜਾ ਰਹੀ ਸੀ। ਕਿਸੇ ਅਵਾਜ ਉੱਤੇ ਅੱਖਾਂ ਖੁੱਲਦੀਆਂ। ਤੇ ਫੇਰ ਨਹੀ ਸੀ ਇਹ ਡੱਸਦਾ। ਉਹ ਡਾਚੀ ਕਾਲੀ ਡਾਚੀ ਲੰਬੀ ਤੇ ਹੌਲੀ। ਸੱਸੀ ਦੀਆਂ ਅੱਖਾਂ ਖੁੱਲੀਆਂ ਪਰ ਸਾਹਮਣੇ ਕੁੱਝ ਨਾ ਵੇਖ ਕੇ ਫੇਰ ਮੀਚੀਆਂ ਗਈਆਂ। ਕਾਲੀ ਡਾਚੀ ਝੁਗੀ ਦੇ ਬਾਹਰ ਆ ਖਡੋਤੀ ਓਹਦੇ ਗੱਲ ਵਿੱਚ ਟੱਲੀਆਂ ਛਣਕਦੀਆਂ ਸੱਸੀ ਦੇ ਕੰਨਾਂ ਨੇ ਚਪਕਾ ਲਿਆ। ਡਾਚੀ ਤੋਂ ਦੋ ਸਵਾਰ ਉਤਰੇ ਇਕ ਸੀ ਆਜੜੀ ਤੇ ਦੂਸਰੇ ਨੇ ਚੀਕ ਮਾਰ ਕੇ ਪੁੱਛਿਆ ਉਹ ਦੱਸੋ ਮੇਰੀ ਸੱਸੀ ਬਾਹੋਂ ਫੜ ਸੱਸੀ ਕੋਲ ਲੈ ਗਏ। ਉਹ ਸੱਸੀਏ ਮੇਰੀਏ ਸੱਸੀ ਨੇ ਅੱਖਾਂ ਖੋਲੀਆਂ। ਬੁੱਲ ਮੁਸਕੁਰਾਏ ਬਾਹਾਂ ਧੜਕੀਆਂ। ਚੁੱਕ ਕੇ ਪੁੰਨੂੰ ਨੂੰ ਗਲ ਵਿੱਚ ਪਾ ਲਈਆਂ। ਅੱਖਾਂ ਚੁੰਮ ਲਈਆਂ ਤੇ ਚੁੰਮਣ ਹੀ ਉਹ ਭਾਵੇਂ ਉਡੀਕ ਰਹੀਆਂ ਸਨ ਉਹ ਫੇਰ ਨਾ ਖੁੱਲੀਆਂ। ਤੇ ਪੁੰਨੂੰ ਦੀ ਚੀਕ ਨੇ ਸਾਰਿਆਂ ਦੇ ਕਲੇਜੇ ਚੀਰ ਕੱਢੇ। ਹਾਏ ਮੇਰੀ ਸੱਸੀ ਰਾਤੀ ਸਾਰੀ ਪੁੰਨੂੰ ਸੱਸੀ ਦੇ ਚੁੱਪ ਕੰਨਾਂ ਵਿੱਚ ਆਪਣੇ ਭਰਾਵਾਂ ਦੇ ਜ਼ੁਲਮਾਂ ਦੇ ਕੀਰਨੇ ਕਰਦਾ ਰਿਹਾ। ਜਿਵੇਂ ਸੱਸੀ ਕਬਰ ਪੁੱਟੀ ਗਈ। ਵੇਖ ਕੇ ਪੁੰਨੂੰ ਨੇ ਆਖਿਆ ਹੋਰ ਚੌੜੀ ਕਰੋ। ਹੁਣ ਸੱਸੀ ਨੂੰ ਮੈਂ ਇਕੱਲੀ ਨਹੀਂ ਰਹਿਣ ਦੇਣਾ। ਕਬਰ ਦੂਣੀ ਚੌੜੀ ਕਰ ਦਿੱਤੀ ਗਈ। ਸੱਸੀ ਦਾ ਜਨਾਜਾ ਓਹਦੇ ਸਿਹਰਾਣੇ ਲਾ ਰੱਖਿਆ ਗਿਆ। ਚੱਕ ਕੇ ਪੈਰਾਂ ਨੂੰ ਵਾਰੋ ਵਾਰੀ ਪੁੰਨੂੰ ਨੇ ਰੋਸ ਦਿੱਤਾ। ਜਨਾਜਾ ਕਬਰ ਵਿਚਾਲੇ ਉਤਾਰਿਆ ਗਿਆ ਨੇ ਇਕ ਪਾਸੇ ਕਰਕੇ ਕਰੋ ਤੇ ਹਜੇ ਮਿੱਟੀ ਨਾ ਪਾਓ ਮੈਂ ਦਵਾ ਪਾ ਲਵਾ। ਗੁਰਬਖਸ ਸਿੰਘ ਪ੍ਰੀਤਲੜੀ ਦੀ ਰਚਨਾ ਹੈ ਇਸਦਾ ਵਿਸ਼ਾ ਗੁਰੂ ਨਾਨਕ ਦੇਵ ਜੀ ਦੀ ਸਖਸ਼ੀਅਤ ਨੂੰ ਵਿਚਾਰਧਾਰਾਂ ਨੂੰ ਅਤੇ ਸਿੱਖਿਆ ਨੂੰ ਦਰਸਾਉਂਦਾ ਹੈ ਇਸ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ

ਜ਼ਿੰਦਗੀ ਨੂੰ ਬਹੁਤ ਜ਼ਿਆਦਾ ਅੱਗੇ ਤੱਕ ਵਧਾਉਂਦਾ ਹੈ ਸਗੋਂ ਉਸਦੀ ਪੀੜ੍ਹਾ ਤੋਂ ਵੀ ਘਾਟਾਂ ਦੀ ਕੇ ਸਿਹਤ ਤੇ ਖੁਸ਼ਹਾਲੀ ਦਾ ਰਾਹ ਦਿਖਾਉਂਦਾ ਹੈ ਉਹਨਾਂ ਦੀ ਹੋਂਦ ਆਲੇ ਦੁਆਲੇ ਦੀ ਜ਼ਿੰਦਗੀ ਦੀ ਇਨਕਲਾਬ ਦੀ ਕਹਾਣੀ ਹੁੰਦੀ ਹੈ ਜਦੋਂ ਪੰਦਰਵੀਂ ਸਦੀ ਵਿੱਚ ਗੁਰੂ ਜ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਹਿੰਦੁਸਤਾਨ ਬਾਹਰਲੇ ਹਮਲਿਆਂ ਦਾ ਨਿਤਾੜਿਆ ਹੋਇਆ ਸੀ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 ਚਮਤਕਾਰ ਦੱਸਿਆ ਅਤੇ ਜ਼ਿੰਦਗੀ ਵਿੱਚੋਂ ਊਚ ਨੀਚ ਦਾ ਖਾਤਮਾ ਹੀ ਖਤਮ ਕਰ ਦਿੱਤਾ ਉਦੋਂ ਹਾਰੀ ਹੋਈ ਜ਼ਿੰਦਗੀ ਵਿੱਚ ਅਨੇਕਾਂ ਦੇਵੀ ਦੇਵਿਤਆਂ ਦੇ ਬਹੁਤ ਸਾਰੇ ਝੋਲੇ ਪੈਂਦੇ ਸਨ, ਇਹਨਾਂ ਝੋਲਿਆਂ ਤੋਂ ਉੱਪਰ ਗੁਰੂ ਜੀ ਨੇ ਜ਼ਿੰਦਗੀ ਦੀ ਅਟੂਟ ਏਕਤਾ ਨੂੰ ਅਕਾਲ ਪੁਰਖ ਦਾ ਨਾਂ ਦੇ ਦਿੱਤਾ ਅਤੇ ਪੰਜਾਬੀਆਂ ਵਿੱਚ ਤੋਹੀਦ ਪ੍ਰਸਤ ਹਮਲਾਵਰਾਂ ਤੇ ਮੁਕਾਬਲਿਆਂ ਦੀ ਸ਼ਕਤੀ ਪੈਦਾ ਕੀਤੀ ਉਹਨਾਂ ਨੇ ਸਮਾਜ ਦੇ ਵਿੱਚ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਸਥਾਨ ਦਿੱਤਾ ਅਤੇ ਕਿਰਤ ਨੂੰ ਜੀਵਨ ਦੀ ਪੂਰਨਤਾ ਦੱਸਦਿਆਂ ਦੱਸਦਿਆਂ ਮੁਕਤ ਹੋਣ ਦਾ ਸੰਦੇਸ਼ ਦਿੱਤਾ ਉਹਨਾਂ ਨੇ ਆਪਣੀ ਬੋਲੀ ਵਿੱਚ ਪ੍ਰਾਰਥਨਾ ਦਾ ਰਿਵਾਜ਼ ਚਲਾਇਆ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 ਵਿਰੱਧ ਇਨਕਲਾਬੀ ਨਾਰਾ ਲਾਇਆ ਉਹਨਾਂ ਨੇ ਜ਼ਿੰਦਗੀ ਦਾ ਅਸਲ ਰਾਹ ਦੱਸਿਆ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਗੁਰੂ ਸਾਹਿਬ ਕਿਸੀ ਅਲੋਕਿਕ ਸੁਨੇਹੇ ਜਾਂ ਸਾਦਕ ਜਾਂ ਪ੍ਰਚਾਰਕ ਨਹੀਂ ਸਨ ਉਹ ਤਾਂ ਸਮਕਾਲੀ ਜੀਵਨ ਦੀ ਹੋਣੀਆਂ ਭਰੀ ਇੱਕ ਲਹਿਰ ਸਨ ਉਹਨਾਂ ਨੇ ਪੰਜਾਬ ਦਾ ਜੀਵਨ ਬਦਲ ਕੇ ਰੱਖ ਦਿੱਤਾ ਸਾਰੇ ਮੁਲਕ ਵਿੱਚ ਨਵੀਂਆਂ ਪ੍ਰੇਰਨਾਵਾਂ ਜਗਾ ਦਿੱਤੀਆਂ ਉਹਨਾਂ ਦੀ ਬਾਣੀ ਦੇ ਵਿੱਚ ਸਮੇਂ ਦੀ ਦਲੇਰ ਆਵਾਜ਼ ਸੀ ਉਹਨਾਂ ਦਾ ਜੀਵਨ ਗ਼ਲਤ ਹਕੂਮਤ, ਗ਼ਲਤ ਮਜ਼ਹਬ ਅਤੇ ਗ਼ਲਤ ਭਾਈਚਾਰੇ ਦੇ ਖਿਲਾਫ਼ ਇੱਕ ਬਗਾਵਤ ਦਾ ਰੂਪ ਸੀ ਉਹ ਬੁੱਤ ਪੂਜਾ ਵਿੱਚ ਵਿਸਵਾਸ਼ ਰੱਖਦੇ ਅਤੇ ਰਾਜਿਆਂ ਨੂੰ ਰੱਬ ਦਾ ਰੂਪ ਮੰਨਦੇ

ਬਹੁਤ ਜ਼ਿਆਦਾ ਉਹ ਨਾ ਦਿੱਤਾ ਪੰਜਾਬੀ ਕਿਰਤ ਕਮਾਈ ਤੇ ਵੰਡ ਸਕਣ ਦੇ ਰਸਤੇ ਤੁਰਦੇ ਹੋਏ ਹਰ ਔਕੜ ਦਾ ਮੁਕਾਬਲਾ ਕਰਨ ਦੀ ਤਿਆਰੀ ਕੀਤੀ ਉਹਨਾਂ ਨੇ ਸਾਂਝੀ ਵਾਲਤਾ ਮਨੁੱਖੀ ਸਮਾਨਤਾ, ਕੰਮ ਦੀ ਉੱਚਤਾ ਅਤੇ ਮਨੁੱਖ ਦੀ ਏਕਤਾ, ਵੀਰ ਪੰਜਾਬ ਦੀ ਧਰਤੀ ਉੱਪਰ ਖਿਲਾਰ ਦਿੱਤੇ ਸੀ ਵਾਹਿਗੁਰੂ ਦਾ ਧਿਆਨ ਉਹਨਾਂ ਲਈ ਸਾਂਝੀਵਾਲਤਾ ਦੀ ਬੁਨਿਆਦ ਕਲਪਨਾ ਸੀ ਉਹਨਾਂ ਨੇ ਰੱਬ ਦੇ ਨਾਂ ਉੱਤੇ ਗੁੰਦੀਆਂ ਵਾਹੀਆਂ ਅਤੇ ਖੋਲ ਕੇ ਫਿਰ ਜੀਵਨ ਦਾ ਡਰ ਦੂਰ ਕੀਤਾ

ਜਿਸ ਵਿੱਚੋਂ ਗੁਰੂ ਜੀ ਨੇ ਕੱਢਿਆ ਸੀ ਗੁਰੂ ਜੀ ਨੇ ਡਾਡੀਆਂ ਦੀ ਧੱਕੇਸ਼ਾਹੀ ਅਤੇ ਬੇਬੁਨਿਆਦੀ ਕਰਨ ਦੀ ਥਾਂ ਉਸਨੂੰ ਦੂਰ ਕਰਨ ਤੇ ਮਨੁੱਖ ਦਾ ਧਰਮ ਦੱਸਿਆ। ਉਹ ਇੱਕ ਹਿੰਦੁਸਤਾਨ ਨੂੰ ਕਸਾਈ ਰਾਜਿਆਂ ਖੱਟੇ ਵਜ਼ੀਰਾਂ ਅਤੇ ਗੁਫ਼ਾਫ਼ਾਂ ਭਰਿਆਂ ਵਿੱਚ ਫੜੇ ਤਿਆਗਿਆਂ ਦਾ ਦੇਸ ਬਣਨਾ ਨਹੀਂ ਸੀ ਦੇਖਣਾ ਚਾਹੁੰਦੇ।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 ਗੁਰੂ ਜੀ ਦੇ ਅਨੁਸਾਰ ਕਿਸੇ ਕੰਮ ਦਾ ਸਾਂਝੀ ਖ਼ੁਸ਼ੀਆਂ ਲਈ ਸਾਂਝੀਆਂ ਪਾਲਣਾ ਘਾਲਣਾ ਅਤੇ ਉੱਤਮ ਤੇ ਅਤੀ ਸੱਚਾ ਸੁੱਚਾ ਸਿਮਰਨ ਹੈ ਸਾਂਝੀ ਖ਼ੁਸ਼ੀ ਲਈ,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 ਕਿ ਗੁਰੂ ਨਾਨਕ ਜੇ ਦੇਵ ਜੀ ਦੀ ਸਖ਼ਸ਼ੀਅਤ ਵਿਚਾਰ, ਉਚੇ ਆਦਰਸ਼ਾਂ ਅਤੇ ਭਰਪੂਰ ਅਤੇ ਕਲਿਆਣਕਾਰੀ ਸਨ ਸਾਨੂੰ ਉਹਨਾਂ ਸੰਬੰਧੀ ਅੰਧ ਵਿਸਵਾਸ਼ ਵਿੱਚ ਪੈਣ ਦੀ ਥਾਂ ਉਹਨਾਂ ਦੇ ਪੰਜਾਬੀ ਜੀਵਨ ਨੂੰ ਬਦਲ ਕੇ ਰੱਖ ਦੇਣ ਵਾਲੇ ਕਿਰਤ ਕਰਨ ਵੰਡ ਛਕਣ ਸਾਂਝੀ ਵਾਲਤਾ ਅਣਖ ਦਾ ਜੀਵਨ ਜਿਊਣ ਤੇ ਸੰਦੇਸ਼ ਨੂੰ ਸਮਝਣ ਤੇ ਅਪਨਾਉਣਾ ਚਾਹੀਦਾ ਹੈ। ਅਜਿਹੀ ਜੀਵਨ ਜਾਂਚ ਨੂੰ ਆਪਣਾ ਦੇ ਕੇ ਹੀ ਅਸੀਂ ਗੁਰੂ ਜੀ ਦੇ ਸੱਚੇ ਪੈਗੰਬਰ ਅਖਵਾ ਸਕਦੇ ਹਾਂ ਗੁਰੂ ਨਾਨਕ ਦੇਵ ਜੀ, ਇਹੀ ਦੱਸਣਾ ਚਾਹੁੰਦੇ ਹੈ, ਕਿ ਨਿਬੰਧ ਦੀ ਸ਼ੈਲੀ ਵਿਚਾਰ ਭਰੀ, ਜਾਦੂ ਭਰੀ ਹੁੰਦੀ ਹੈ ਇਸ ਦੇ ਵਿੱਚ ਉੱਤਰ ਜਾਣ ਵਾਲੇ ਨੂੰ ਵਿਗਿਆਨੀ, ਤਰਸੰਗਤ, ਉਪਦੇਸ਼ ਸੁਰ ਵਾਲਾ ਮੰਨਿਆ ਜਾਂਦਾ ਹੈ, ਕਿਤੇ ਕਿਤੇ ਅਲੰਕਾਰ ਵੀ ਕੀਤੇ ਜਾਂਦੇ ਹਨ ਇਸ ਸੰਬੰਧੀ ਅਸੀਂ ਇਹੀ ਕਹਾਂਗੇ ਕਿ ਗੁਰੂ ਜੀ ਦੀ ਸਿੱਖਿਆ ਨਾਲ ਪੰਜਾਬ ਵਿੱਚ ਛੂਤ ਛਾਤ ਤੇ ਵਹਿਮ ਭਰਮ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

ਇਸ ਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਅਤੇ ਜਿੱਦਾਂ ਸਾਦਾ ਜੀਵਨ ਜਿਉਣਾ।

ਬਾਕੀ ਫਿਰ ਦੱਸਦੀ ਹਾਂ।